ਹਾਂਜੀ ਜਿੱਦਾਂ ਕਿ ਅਲੱਗ ਅਲੱਗ ਕਾਰਨ ਨੇ ਗੇ ਸਕੂਲ ਛੱਡਣ ਦੇ ਜਿਦਾਂ ਕਿ ਸਕੂਲ ਦੂਰੀ ਦੇ ਸਥਿਤ ਹੋਣਾ ਹੈ ਨਾ ਤੇ ਅਧਿਆਪਕ ਦੇ ਪਹੁੰਚਣ ਦੀ ਅਸਥਿਰਤਾ ਦਾ ਬਾਈਕਰ ਬਣਨਾ ਤੇ ਟਾਪੂਆਂ ਦੇ ਬੁਨ~ ਬੁਨਿਆਦੇ ਢਾਂਚੇ ਦੀ ਖਸਤਾ ਹਾਲਤ ਘੱਟ ਆਮਦਨੀ ਤੇ ਸੀਮਿਤ ਕੰਮਾਂ ਦੇ ਵਿਕਲਪਾਂ ਨਾਲ ਸੰਘਰਸ਼ ਨਾਲ ਕਰ ਰਹੇ ਪਰਿਵਾਰ ਤੇ ਉਨ੍ਹਾਂ ਨੂੰ ਅੰਗਰੇਜ਼ੀ ਮਾਧਿਅਮ ਦੇ ਲਈ ਪੜ੍ਹਾਈ ਦੀ ਵੀ ਜਰੂਰਤ ਹੁੰਦੀ ਸੀ ਤੇ ਵਿਦਿਆਰਥੀਆਂ ਦੇ ਜਿਹੜੇ ਘਾਰਾਪੂਰੀ ਦੇ ਮਰਾਠੀ ਮਾਧਿਅਮ ਸਕੂਲ ਚੋਂ ਨਿੱਕਲਣ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਸਿੱਖਿਆ ਲੈਣ ਲਈ ਆਪਣਾ ਬਹੁਤ ਸੰਘਰਸ਼ ਕਹਿ ਲੋ ਕਰਨਾ ਪੈਂਦਾ ਸੀ ਸੰਘਰਸ਼ ਕਰਨਾ ਪੈਂਦਾ ਸੀ ਕਿਸੇ ਸਮੇਂ ਜਦੋਂ ਵਿਦਿਆਰਥੀ ਹੋਣ ਅੱਛਾ ਅੱਛਾ ਦੇ ਬਾਵਜੂਦ ਵੀ ਜਿਲ੍ਹਾ ਸਕੂਲ ਵਿਚ ਬਿਜਲੀ ਤੇ ਪਾਣੀ ਦਾ connection ਨਹੀਂ ਸੀ ਹੁੰਦਾ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਮਤਲਬ ਪਿੰਡ ਵਾਲੇ ਦੱਸਦੇ ਆ ਕਿ ਦੋ ਹਜ਼ਾਰ ਤੋਂ ਮਤਲਬ ਘੁਰਾਪੂਰੀ ਵਿਚ ਸ਼ਾਮ ਸੱਤ ਵਜੇ ਤੋਂ ਦਸ ਵਜੇ ਤੱਕ ਜਨਰੇਟਰ ਚਲਾ ਕੇ ਬਿਜਲੀ ਦਿੱਤੀ ਜਾਂਦੀ ਸੀ ਤੇ ਸਿਰਫ ਦੋ ਹਜ਼ਾਰ ਅਠਾਰਾਂ ਤੋਂ ਹੀ ਪਿੰਡ ਵਿਚ ਫਿਰ ਬਿਜਲੀ ਸਪਲਾਈ ਮਿਲਣ ਲੱਗੀ ਹੈ ਤੇ ਦੋ ਹਜ਼ਾਰ ਉੱਨੀ ਤੋਂ ਕੁਛ ਕ ਜਗ੍ਹਾ ਚ ਪਾਣੀ ਦੀ ਲਾਈਨਾਂ ਦਾ ਵੀ ਸੁਧਾਰ ਹੋਇਆ ਅੱਛਾ-ਅੱਛਾ ਤੇ ਫੇਰ ਜਿਵੇਂ ਸਕੂਲ ਦੇ ਵਿਚ ਲੰਬੇ ਸਮੇ ਤੱਕ ਅਮ ਲੰਮੇ ਸਮੇਂ ਤੱਕ ਚੱਲਣ ਵਾਲੀ ਜਿਹੜੀ ਕਰੀਬੀ ਦੋ ਹਜ਼ਾਰ ਪੰਦ`ਚੌਦਾਂ ਤੋਂ ਪੰਦਰਾਂ ਏ ਕੰਪਿਊਟਰ ਔਰ ਲੈਪਟੋਪ ਵੀ ਲਾਏ ਗਏ ਸੀਗੇ ਇਸ ਬਾਰੇ ਕੀ ਪਤਾ ਤੁਹਾਨੂੰ ਕੁਝ ਪਤਾ ਹੈ ਹਾਂ ਜੀ ਜਿਵੇਂ ਦੋ ਹਜ਼ਾਰ ਚੌਦਾਂ ਅਤੇ ਦੋ ਹਜ਼ਾਰ ਪੰਦਰਾਂ ਦੇ ਵਿਚ ਇਥੇ ਕੰਪਿਊਟਰ ਅਤੇ ਲੈਪਟੋਪ ਲਿਆਂਦੇ ਗਏ ਜੋ ਕਿ ਮਤਲਬ ਕਿ ਸ਼ਾਮ ਦੇ ਸਮੇਂ ਉਨ੍ਹਾਂ ਨੂੰ ਚਾਰਜ ਕੀਤਾ ਜਾਂਦਾ ਸੀ

ਤੇ ਅਧਿਆਪਕ ਜਿਹੜੇ ਸੀਗੇ ਜਾਣੀ ਓਕੁਵਰ ਕਹਿੰਦੇ ਹੁੰਦੇ ਸੀ ਮਤਲਬ ਕਮਰੇ ਉਸੇ ਕਮਰੇ ਵਿਚ ਬੈਠ ਕੇ

ਹਾਂਜੀ ਤੇ ਕਈ ਸ਼ਿਕਸ਼ਾ ਵਾਸ਼ਾ ਵਿਚ ਦਵੀ`ਦਵੀਪ ਆਉਣ ਜਾਣ ਲਈ ਵੀ ਤਿਆਰੀ ਨਹੀਂ ਸੀ ਕਰਦੇ ਹੈ ਨਾ ਤੇ ਉਨ੍ਹਾਂ ਨੂੰ ਮਤਲਬ ਪ੍ਰਤੀਦਿਨ ਨਾਵ ਦੇ ਵਿਚ ਘਾਰਾਪੂਰੀ ਜਾਣਾ ਪੈਂਦਾ ਸੀ ਉਨ੍ਹਾਂ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਉਨ੍ਹਾਂ ਨੂੰ ਮਤਲਬ ਕਹਿ ਲੋ ਜਿਹੜੇ ਸਾਲਾਂ ਵਧੀ ਉਨ੍ਹਾਂ ਨੂੰ ਟਾਪੂ ਤੇ ਆਉਣ ਜਾਣ ਵਿਚ ਬਹੁਤ ਮੁਸ਼ਕਿਲਾਂ ਹੁੰਦੀਆਂ ਸੀ ਨਾ ਤੇ ਆਉਣਾ ਉਨ੍ਹਾਂ ਨੂੰ ਜਿਵੇਂ ਕਿ ਉਨ੍ਹਾਂ ਦਾ ਇੱਕ ਘੰਟਾ ਪੂਰਾ ਆਉਣ ਜਾਣ ਵਿਚ ਲੱਗ ਜਾਂਦਾ ਸੀ ਕਿਉਂਕਿ ਘਾਰਪੂਰੀ ਤੋਂ ਜਾਣ ਦੇ ਲਈ ਉਨ੍ਹਾਂ ਨੂੰ ਏ ਲਗਭਗ ਤੀਹ ਮਿੰਟ ਲੈਂਦੀ ਸੀ ਜਿਹੜੀ ਕਿ ਅਹ ਕਹਿ ਲੋ ਨਾਵ ਹੁੰਦੀ ਸੀ ਤੇ ਇੱਥੇ ਪਹੁੰਚਣ ਦਾ ਵੀ ਇੱਕੋ ਰਸਤਾ ਹੁੰਦਾ ਸੀਗਾ ਅੱਛਾ ਮਤਲਬ ਓਹਦੇ ਵਿਚ ਜਿਵੇਂ ਸਕੂਲ ਦੇ ਵਿਚ ਕਾਫੀ-ਕਾਫੀ ਚੀਜਾਂ ਸਿਗੀਆਂ ਪਰਿਣਾਮ ਦੇ ਹਿਸਾਬ ਨਾਲ ਬਾਰ-ਬਾਰ ਤਬ`ਤਬ`ਤਬਾਦਲੇ ਵਿਚ ਹੁੰਦੇ ਸੀਗੇ ਹਾਂਜੀ ਜਿਵੇਂ ਕਿ ਕਹਿ ਲੋ ਉੱਥੇ ਰਾਸ਼ਨ ਦੀਆਂ ਦੁਕਾਨਾਂ ਬੈਂਕਾਂ ਤੇ ਡਿਸਪੈਂਸਰੀ ਮਾਮੂਲੀ ਸੁਵਿਧਾ ਨਾ ਹੋਣ ਕਰਕੇ ਵੀ ਉੱਥੋਂ ਦੇ ਜਿਹੜੇ

ਹਾਂਜੀ ਜਿਵੇਂ ਵਿਸ਼ੈ ਗੌਰੀ ਕਹਿੰਦੀ ਹੈ ਕਿ ਮੁਸ਼ਕਿਲ ਮੁਸ਼ਕਿਲ ਸੇ ਮੁਸ਼ਕਿਲ ਤੋਂ ਹੀ ਜੇ ਕਈ ਸ਼ਿਕਸ਼ਕ ਕੁਝ ਮਹੀਨੇ ਜਿਆਦਾ ਰੁਕਦਾ ਨਹੀਂ ਸੀਗਾ ਤੇ ਹਰ ਕਿਸੇ ਨੂੰ ਪੜ੍ਹਾਉਣ ਦਾ ਤਰੀਕਾ ਵੀ ਹੁੰਦਾ ਤੇ ਉਨ੍ਹਾਂ ਉਨ੍ਹਾਂ ਦੇ ਤਰੀਕੇ ਵਿਚ ਤਾਲਮੇਲ ਬਿਠਾਉਣ ਨੂੰ ਸਮੇ ਲੱਗਦਾ ਸੀਗਾ ਹਾਂਜੀ ਹਾਂਜੀ ਬਿਲਕੁਲ ਜਿਵੇਂ ਬਵੰਜਾ ਸਾਲਾਂ ਅਹ ਰਣੀਆ ਜੋ ਕਿ

ਤੇ ਰਣੀਆ ਕਹਿੰਦਾ ਸੀ ਵੀ ਜੋ ਮਹਾਰਾਸ਼ਟਰਾ ਦੇ ਧੁੱਲੇ ਜਿਲ੍ਹੇ ਤੋਂ ਹਨ ਅਤੇ ਉਨ੍ਹਾਂ ਨੇ ਸਾਲ ਦੋ ਹਜ਼ਾਰ ਸੋਲਾਂ ਦੇ ਮੱਧ ਵਿਚ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ ਸੀਗਾ ਤੇ ਦੋ ਹਜ਼ਾਰ ਉੱਨੀ ਦੇ ਵਿਚ ਦੀਵਾਲੀ ਦੇ ਲਗਭਗ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਡਾਕਟਰੀ ਇਲਾਜ਼ ਲਈ ਜਾਣਾ ਪਿਆ ਤੇ ਅਗਸਤ ਦੋ ਹਜ਼ਾਰ ਵੀਹ ਵਿਚ ਜਦੋ ਉਹ ਵਾਪਿਸ ਆਏ ਤਾਂ school ਵਿਚ ਜਿਹੜੇ ਕਿ ਔਰਚਿਤ ਅਤੇ ਗੌਰੀ ਨੂੰ ਹੀ ਪਾਇਆ ਉਸ ਮਹੀਨੇ ਪੜ੍ਹਾਉਣ ਲਈ ਸਿਰਫ ਰਣੀਆ ਤੋਂ ਇਲਾਵਾ ਕਹਿ ਲੋ ਇਸ ਦਫਤਰ ਦੁਆਰਾ ਕੋਈ ਹੋਰ ਇੱਕ part time ਜਿਹੜਾ ਅਧਿਆਪਕ ਨਿਯੁਕਤ ਕੀਤਾ ਗਿਆ ਸੀਗਾ ਬੱਸ ਅੱਛਾ ਤਿੰਨ ਦਿਸੰਬਰ ਜਿਹੜਾ ਸਤੰਬਰ ਦੋ ਹਜ਼ਾਰ ਇੱਕੀ ਦੇ ਵਿਚ ਰਾਏ`ਰਾਏਗੜ੍ਹ ਜਿਲ੍ਹਾ ਦੇ ਜਿਲ੍ਹਾ ਪਰਿਦ੍ਰਸ਼ਨ ਦੇ ਸ਼ਿਕਸ਼ਾ ਵਿਭਾਗ ਘਾਰਾਪੂਰੀ ਪਿੰਡ ਦੇ ਸਰ`ਸਰਪੰਚ ਬਲੀਰਾਮ ਦੇ school ਬੰਦ ਕਰਨ ਦੇ ਲਈ ਪੱਤਰ ਲਿਖਿਆ ਸੀਗਾ ਕਿਉਂਕਿ ਉਹ ਕੇਵਲ ਇੱਕ ਛਾਤਰ ਬਚਾ`ਬਚਾ`ਬਚਿਆ ਸੀਗਾ ਤੇ ਨਿਰਦੇਸ਼ ਕੀਤਾ ਸੀਗਾ ਕਿ ਬਾਕੀ ਛਾਤਰ ਨੂੰ ਪਾਸ ਵੀ ਭੇਜਿਆ ਜਾਏ ਤੇ ਸਕੂਲ ਭੇਜਿਆ ਜਾਏ ਹਾਂਜੀ ਕਿਉਂਕਿ ਉਨ੍ਹਾਂ ਨੇ ਬਲੀਰਾਮ ਜਿਹੜਾ ਸੀਗਾ ਓਹਨੇ school ਨੂੰ ਚੱਲਦਾ ਰੱਖਣ ਤੇ ਜ਼ੋਰ ਦਿੱਤਾ ਹੋਇਆ ਸੀ ਤੇ ਮੈਂ ਇਸਨੂੰ ਬੰਦ ਨਹੀਂ ਕਰ ਸਕਦਾ ਭਾਵੇਂ ਇੱਕ ਵਿਦਿਆਰਥੀ ਹੀ ਕਿਉਂ ਨਾ ਹੋਵੇ ਤੇ ਇਹ ਸਾਡਾ ਵੱਖਰਾ ਮਾਮਲਾ ਹੈ ਉਸਨੇ ਕਿਹਾ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 ਤੇ ਉਹ ਦੋ ਹਜ਼ਾਰ ਨੌ ਦੇ ਬੱਚਿਆਂ ਦੋ ਹਜ਼ਾਰ ਨੌ ਦੇ ਵਿਚ ਬੱਚਿਆਂ ਦੇ ਲਈ ਮੁਫ਼ਤ ਅਤੇ ਲਾਜ਼ਮੀ ਸਿੱਖੀਆ ਦੇ ਅਧਾਰ ਇੱਕ act ਜਿਨੂੰ ਕਿ right of children to free and compulsory education act ਦਾ ਹਵਾਲਾ ਦਿੰਦੇ ਕਿਹਾ ਹੈ ਕਿ ਉਨ੍ਹਾਂ ਅਨੁਸਾਰ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਇੱਕ ਕਿਲੋਮੀਟਰ ਤੱਕ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਤਿੰਨ ਕਿਲੋਮੀਟਰ ਦੇ ਅੰਦਰ ਅੰਦਰ

ਅੱਛਾ ਜਿਹੜੀ ਸ਼ਿਕਸ਼ਾ ਦੇ ਵਿਚ ਅਹ ਅਵਿਸ਼ਕਾਰਤ ਅਵਿਸ਼੍ਕਾਰਤਾ

ਤੇ ਨਿਸ਼ਚਿਤ ਰੂਪ ਵਿਚ ਮਾਤਾ ਪਿਤਾ ਮਤਲਬ ਕਦੀ ਵੀ ਛੋੜਦੇ ਨਹੀਂ ਸੀ ਵੀ ਬਲੀਰਾਮ ਕਹਿੰਦਾ ਹੈਗਾ

ਪਰ ਘਾਰਾਪੁਰੀ ਦੇ ਪਰਿਵਾਰਾਂ ਵਿਚ ਇਥੇ ਅਲੱਗ ਹੀ ਵਿਕਲਪ ਬਹੁਤ ਮਹਿੰਗੇ ਹਨ ਹਨਾਂ ਤੇ ਓਹਨਾ ਵਿਚ ਬਹੁਤ ਅਗਲੀ ਕੋਰੀ ਭਾਈਚਾਰੇ ਜਾਂ ਫਿਰ ਓਹਨਾ ਟਾਪੂਆਂ ਦੇ ਨਾਲ ਸਥਿਤ ਨੇ ਜਿਥੇ ਕੇ ਯਾਦਗਾਰੀ ਚਿੰਨ ਜਾਂ ਦੂਜਿਆਂ ਵਸਤੂਆਂ ਵੇਚਣ ਲਈ ਛੋਟੀਆਂ ਦੁਕਾਨਾਂ ਜਾਂ ਸੈਰ ਸਪਾਟੇ ਤੇ ਜਿਹੜਾ ਕੇ ਓਹਨਾ ਦਾ ਮਤਲਬ ਕੇ ਰੁਜਗਾਰ ਨਿਰਭਰ ਕਰਦਾ ਹਨਾ ਤੇ ਪਰਿਵਾਰ ਦੇ ਖਰਚਿਆਂ ਲਈ ਸਕੂਲ ਦੀ ਫੀਸ ਵੀ ਨਿਕਲ ਨਹੀਂ ਨਿਕਲਦੀ ਸਗੋਂ ਜਮਾ ਪੂੰਜੀ ਕਿਰਾਏ ਤੇ ਦੂਸਰਿਆਂ ਲੋੜਾਂ ਵੀ ਸ਼ਾਮਲ ਹੁੰਦੀਆਂ ਸਨ ਤੇ ਨਾਲ ਹੀ ਮਾਪਿਆਂ ਨੂੰ ਕੰਮ ਦੀ ਵੀ ਭਾਲ ਕਰਨੀ ਪੈਂਦੀ ਸੀ ਤੇ ਔਰਚਿਤ ਦੇ ਅਠੱਤੀ ਸਾਲਾਂ ਮਾਤਾ ਵਿਨੰਤੀ ਮਹੰਤਰੇ ਕਹਿੰਦੇ ਕੇ ਅਸੀਂ ਇਥੋਂ ਕਿਤੇ ਹੋਰ ਨਹੀਂ ਜਾ ਸਕਦੇ ਤੇ ਦਸੋ ਅਸੀਂ ਕੀ ਕਮਾਂਵਾਂਗੇ ਤੇ ਕੀ ਖਾਵਾਂਗੇ ਤੇ ਉਹ ਉਸਨੂੰ hostel ਵਿਚ ਭੇਜਣਾ ਚਾਹੁੰਦੀ ਸੀ ਪਰ high school ਬੰਦ ਹੋ ਗਿਆ ਤੇ lockdown ਕਾਰਨ ਓਹਨਾ ਦੀ ਜਿਹੜੀ ਆਮਦਨ ਉਹ ਵੀ ਪੂਰੀ ਤਰਾਂਹ ਰੁਕ ਚੁੱਕੀ ਸੀ ਅਮ ਹਾਂਜੀ ਹਾਂ ਇਹੀ ਮਤਲਬ ਇਹਨਾਂ ਨੇ ਦਸਿਆ ਕੇ ਇਹਦੇ ਵਿਚ ਜਿਦਾਂ ਪੜ੍ਹਾਈ ਨੂੰ ਲੈਕੇ ਕਾਫੀ ਹਨਾ problem ਹੋ ਰਹੀਆਂ ਉਸ ਚੀਜ ਨੂੰ ਕਾਫੀ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

ਹਾਂਜੀ ਕਾਫੀ ਓਹਨਾ ਨੂੰ ਮਤਲਬ ਵੱਡੇ ਸ਼ਹਿਰ ਦੇ ਵਿਚ ਛੋਟੀਆਂ ਜਗਾਹ ਦੇ ਜਿਹੜੇ ਬਣੇ ਹੋਏ ਨੇ ਹਮ ਬਸਤੀਆਂ ਵਗੈਰਾ ਓਥੇ education ਦੀ ਕਿੰਨੀ ਹਾਂਜੀ problem ਆਉਂਦੀ ਉਸ ਚੀਜ ਨੂੰ Explain ਕੀਤਾ ਹੋਇਆ ਹਾਂਜੀ ਚਲੋ ਠੀਕ ਆ ਦੀਦੀ ਕਾਫੀ ਕੁਛ ਪਤਾ ਲੱਗਾ ਮੈਨੂੰ

hello ਜੀ ਕੀ ਮੇਰੀ ਗੱਲ jio fiber center ਚ ਹੋ ਰਹੀ ਆ? hello

hello hello hello hello

ਐਂ ਅਨੁਪਮ ਜੀ ਮੇਰੇ ਕੋਲ ਨਾ Jio Fiber Connection ਆ ਜੀ ਸਵੇਰੇ ਤਾਂ ਬਹੁਤ ਸਹੀ ਚੱਲ ਰਿਹਾ ਸੀ ਪਰ ਹੁਣੇ ਪਤਾ ਨੀ ਕਿ ਹੋਇਆ ਓਹਦੇ ਚ network problem ਏਨੀ ਕੁ ਰਹੀ ਆ

ਹਾਂਜੀ ਜੀ ਮੇਰਾ ਨਾਮ ਰਵਿੰਦਰ ਐ ਜੀ।

okay ਜੀ ਮੈਂ ਸਾਰਾ ਕੁਸ਼ ਕਰ ਕੇ ਦੇਖ ਲਿਆ ਪਰ ਕੋਈ ਅਹ ਉਹ ਚੱਲਿਆ ਨੀ

ਤੁਸੀਂ ਕਿਰਪਾ ਕਰ ਕੇ ਮੇਰੀ complaint note ਕਰ ਲਓ ਤਾਂ ਕੇ ਤੁਹਾਡਾ ਕੋਈ ਬੰਦਾ ਆ ਕੇ ਮੇਰਾ ਮੇਰੀ ਸਮੱਸਿਆ ਦਾ ਹੱਲ ਕਰ ਕੇ ਜਾਵੇ। sir ਮੈਂ ਇਹ ਸਾਰਾ ਕੁਸ਼ ਕਰ ਕੇ ਦੇਖ ਲਿਆ ਗਾ ਤੁਸੀ ਮੇਰੀ complaint note ਕਰ ਲਵੋ ਕਰ ਲਓਂਗੇ

ਜੀ sir ਮੈਂ ਨਾ ਓਹਨੂੰ ਬੰਦ ਕਰਤਾ

ਜੀ ਜੀ on ਕਰਤਾ ਜੀ sir ਹਲੇ ਵੀ blink ਹੀ ਕਰ ਰਹੀ ਆ ਜੀ stable ਨੀ ਹੈਗੀ

ਸਟੇ stable ਹੋਗੀ ਜੀ ਹੁਣ ਉਸ ਤੋਂ ਅਗੇ ਦਸੋ ਕੀ ਕਰਨਾ? ਜੀ ਮੈਂ ਦੇਖਦਾ ਜੀ।

ਨਹੀਂ ਨਹੀਂ ਚੱਲਿਆ ਜੀ ਤੁਸੀਂ complaint note ਕਰੋ ਕੇ। ਹਾਂਜੀ football road ਲਿਖੋ ਜੀ ਡਾਹੇਰ ਵਾਲੇ ਰਾਹ ਤੇ ਧਰਮਸ਼ਾਲਾ ਧਰਮ ਦਿਓਲ ਪੱਤੀ ਧਰਮਸ਼ਾਲਾ।

ਜੀ ਜਲਦੀ ਕਰਵਾਦੋ ਜੀ ਜਲਦੀ ਮੈਂ ਕੱਲ ਨੂੰ ਘਰੇ ਹੀ ਆ ਜੀ

ਠੀਕ ਆ ਜੀ ਕਿਰਪਾ ਕਰਕੇ ਜਲਦੀ ਭੇਜੋ ਜੀ ਤਾਂ ਕੇ ਮੇਰੀ ਬੱਸ ਜਲਦੀ ਤੋਂ ਜਲਦੀ ਸਮੱਸਿਆ ਦਾ ਹੱਲ ਹੋ ਜਾਵੇ ਜੀ। ਕਿਉਂਕਿ ਮੈਨੂੰ internet ਚਲਾਉਣ ਚ ਬਹੁਤ ਪਰੇਸ਼ਾਨੀ ਆ ਰਹੀ ਐ ਕਿਉਂਕਿ ਮੇਰਾ ਕੰਮ ਹੀ ਸਾਰਾ online ਆ ਮੈਂ work from home ਕਰਦਾ ਆ ਜੀ ਤੇ ਮੈਨੂ ਕੰਮ ਕਰਨਾ ਘਰ ਤੋਂ ਪੈ ਰਿਹਾ ਤਾਂ ਜੇ ਮੈਂ ਕੰਮ net ਨਹੀ ਚੱਲੂਗਾ ਤਾਂ ਮੈਂ ਕੰਮ ਕਰ ਨਹੀ ਪਾਊਂਗਾ ਜੀ ਕਲ ਨੂੰ ਕੀ ਦਸਿਆ ਸੀ ਗਾ ਜੀ timing ਕਿ ਦਸਿਆ ਸੀ ਦਵਾਰੇ ਦੱਸ ਸਕਦੇ ਓ? ਠੀਕ ਆ ਜੀ ਠੀਕ ਆ ਜੀ। ਨਹੀਂ ਜੀ ਬਸ ਧੰਨਵਾਦ, ਬਸ ਇਹੀ ਮੇਰੀ ਸਮੱਸਿਆ ਦਾ ਹੱਲ ਹੋ ਜਾਵੇ, ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ।

ਜੀ ਮੈਂ ਪਲਾਨ ਤਾ ਲਿਆ ਹੋਇਆ ਪਹਿਲਾ ਹੀ already ਉਹ ਵੀ ਲੈ ਲਵਾ ਗਾ ਕੋਇਨੀ ਕੋਇਨੀ ਕੋਈ ਗੱਲ ਨਹੀ ਉਸਦੀ ਪਰ net proper ਚਲੇ ਜੀ ਮੇਰਾ ਤੁਹਾਡੇ ਵਲੋਂ ਵੀ service ਵੀ ਮਿਲਣੀ ਚਾਹੀਦੀ ਆ ।

ਹਮ ਠੀਕ ਆ ਜੀ

ਆਪਾਂ ਨੀਲ ਕਮਲ ਪੜ੍ਹਦੇ ਹਾਂ ਚਲੋ ਸ਼ੁਰੂ ਕਰਦੇ ਹਾਂ, ਕਿਸੇ ਸ਼ਹਿਰ ਵਿੱਚ ਰਹਿੰਦਾ ਇੱਕ ਸੁਦਾਗਰ ਜਦੋਂ ਵਪਾਰ ਕਰਨ ਲਈ ਤੁਰਨ ਲੱਗਾ, ਤਾਂ ਉਸ ਦੀ ਪਤਨੀ ਨੇ ਪੁੱਛਿਆ ਕਿ ਉਸ ਦੇ ਜਾਣ ਪਿੱਛੋਂ ਉਸ ਦੀ ਸੁੱਖ-ਸਾਂਦ ਦਾ ਕਿਵੇਂ ਪਤਾ ਲੱਗੇਗਾ ਤਾਂ ਸੁਦਾਗਰ ਨੇ ਆ~ ਆਪਣੀ ਪਤਨੀ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ ਕਿ ਜੇ ਇੰਞ ਹੀ ਚਮਕਦੀ ਰਹੀ, ਤਾਂ ਉਹ ਸਮਝੇ ਕਿ ਉਹ ਠੀਕ ਹੈ, ਜਦੋਂ ਇਹ ਕਾਲੀ ਪੈ ਗਈ ਤਾਂ ਉਹ ਸਮਝੇ ਵੀ ਮੈਂ ਬਿਮਾਰ ਹਾਂ ਤੇ ਜਦੋਂ ਇਸ ਵਿੱਚੋਂ ਲਹੂ ਸਿੰਮ ਪਵੇ ਤਾਂ ਉਹ ਉਸਨੂੰ ਮਰਿਆ ਹੋਇਆ ਸਮਝੇ। ਤੇ ਸੁਦਾਗਰ ਦੁਆਰਾ ਪਤਨੀ ਨੂੰ ਉਸ ਦੀ ਸੁੱਖ-ਸਾਂਦ ਦਾ ਚਿੰਨ੍ਹ ਪੁੱਛੇ ਜਾਣ ਤੇ ਉਸ ਨੇ ਤਲਾ ਵਿੱਚੋਂ ਨੀਲ ਕੰਵਲ ਦਾ ਫੁੱਲ ਤੋੜ ਕੇ ਇੱਕ ਕੁੱਜੇ ਵਿੱਚ ਪਾ ਕੇ ਦਿੰਦਿਆਂ ਕਿਹਾ ਕਿ ਜਦੋਂ ਤੱਕ ਇਹ ਖਿੜਿਆ ਰਹੇ, ਉਹ ਉਸਨੂੰ ਰਾਜ਼ੀ ਖ਼ੁਸ਼ੀ ਸਮਝੇ ਪਰ ਜਦੋਂ ਇਹ ਮੁਰਝਾ ਜਾਵੇ, ਤਾਂ ਉਹ ਉਸਨੂੰ ਮੁਸੀਬਤ ਵਿੱਚ ਸ~

ਹੈਰਾਨੀ ਪ੍ਰਗਟਾਈ ਜਦੋਂ ਉਸ ਨੂੰ ਪੁੱਛਣ ਤੇ ਸੁਦਾਗਰ ਨੇ ਉਸ ਦੀ ਖ਼ਾਸੀਅਤ ਦੱਸੀ ਤੇ ਆਪਣੀ ਪਤਨੀ ਦੇ ਪ੍ਰੇਮ ਬਾਰੇ ਦੱਸਿਆ, ਤਾਂ ਰਾਜੇ ਦੇ ਮਨ ਵਿੱਚ ਉਸ ਸੁੰਦਰ ਤੇ ਗੁਣਵਾਨ ਇਸਤਰੀ ਨੂੰ ਵੇਖਣ ਦੀ ਇੱਛਾ ਪੈਦਾ ਹੋਈ, ਜਦੋਂ ਰਾਜੇ ਨੇ ਵਜ਼ੀਰ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਕਿਹਾ, ਤਾਂ ਵਜ਼ੀਰ ਨੇ ਇੱਕ ਤਾਂ ਸੁਦਾਗਰ ਨੂੰ ਹੋਰ ਛੇ ਮਹੀਨੇ ਆਪਣੇ ਰਾਜ ਵਿਚ ਰਹਿਣ ਲਈ ਮਜਬੂਰ ਕਰ ਲਿਆ ਤੇ ਦੂਸਰੇ ਉਸ ਨੇ ਦੋ ਫੱਫੇਕੁੱਟਣੀਆਂ ਦੇ ਜਿੰਮੇ ਸੁਦਾਗਰ ਦੀ ਪਤਨੀ ਨੂੰ ਰਾਜੇ ਕੋਲ ਲਿਆਉਣ ਦਾ ਕੰਮ ਲਾਇਆ। ਅਸੰਭਵ ਕੰਮ ਕਰਨ ਵਿਚ ਮਾਹਰ ਸਮਝੀਆਂ ਜਾਣ ਵਾਲੀਆਂ ਉਹ ਫੱਫੇਕੁੱਟਣੀਆਂ ਜਦੋਂ ਸੁਦਾਗਰ ਦੇ ਘਰ ਪਹੁੰਚੀਆਂ, ਤਾਂ ਇਕ ਤਾਂ ਸੁਦਾਗਰ ਦੀ ਪਤਨੀ ਨੂੰ ਦੱਸਿਆ ਕਿ ਉਹ ਉਸ ਦੀ ਨਾਨੀ ਦੀ ਭੈਣ ਹੈ ਤੇ ਨਾਲ ਦੀ ਫੱਫੇਕੁੱਟਣੀ ਉਸ ਨੂੰ ਆਪਣੀ ਗੁਆਂਢਣ ਦੱਸਿਆ ਸੁਦਾਗਰ ਦੀ ਸਿਆਣੀ ਪਤਨੀ ਨੇ ਕਿਹਾ ਕਿ ਉਸ ਨੇ ਉਸਨੂੰ ਅੱਗੇ ਤਾਂ ਕਦੇ ਵੇਖਿਆ ਨਹੀਂ, ਤਾਂ ਪਹਿਲੀ ਫੁੱਫੇਕੁਟਣੀ ਬੋਲੀ ਉਹ ਜਦੋਂ ਬਹੁਤ ਛੋਟੀ ਸੀ ਉਦੋਂ ਉਹ ਤੀਰਥਾਂ ਤੇ ਚਲੀਆਂ ਗਈਆਂ ਸਨ, ਤੇ ਉਸਨੇ ਉਸਦੇ ਠੋਡੀ ਉੱਪਰ ਲੱਗੇ ਤਿਲ ਤੋਂ ਹੀ ਉਸਨੂੰ ਪਛਾਣਿਆ ਹੈ, ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਉਹ ਦੋਵੇਂ ਔਰਤਾਂ ਝੂਠੀਆਂ ਹਨ ਕਿਉਂਕਿ ਉਸ ਨੇ ਉਹ ਤਿਲ ਉਸੇ ਦਿਨ ਸੁਰਮੇ ਨਾਲ ਬਣਾਇਆ ਪਰ ਉਸ ਨੇ ਹੁਸ਼ਿਆਰੀ ਨਾਲ ਫੱਫੇਕੁੱਟਣੀਆਂ ਦੀ ਪ੍ਰਾਹੁਣਾਚਾਰੀ ਕਰਦਿਆਂ ਉਨ੍ਹਾਂ ਨੂੰ ਸਾਗ ਵਿੱਚ ਭੰਗ ਖੁਆ ਦਿੱਤੀ। ਜਿਸ ਦਾ ਨਸ਼ਾ ਚੜ੍ਹਨ ਤੇ ਉਹ ਆਪਣੇ ਮੰਤਵ ਬਾਰੇ ਸੱਚ ਬੋਲਣ ਲੱਗੀਆਂ ਤੇ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਲਿਜਾ ਕੇ ਰਾਜੇ ਤੋਂ ਭਾਰੀ ਇਨਾਮ ਪ੍ਰਾਪਤ ਕਰਨਗੀਆਂ ਜਦੋਂ ਉਹ ਨਸ਼ੇ ਵਿੱਚ ਘੂਕ ਸੌਂ ਗਈਆਂ, ਤਾਂ ਸੁਦਾਗਰ ਦੀ ਪਤਨੀ ਨੇ ਉਨ੍ਹਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ ਉਹ ਉਨ੍ਹਾਂ ਨੂੰ ਭੰਗ ਦੇ ਪਕੌੜੇ ਖੁਆਉਂਦੀ ਰਹਿੰਦੀ ਤੇ ਉਹ ਘੂਕ ਸੁੱਤੀਆਂ ਰਹਿੰਦੀਆਂ। ਫੱਫੇਕੁੱਟਣੀਆਂ ਦੇ ਕਈ ਦਿਨ ਵਾਪਸ ਨਾ ਪਰਤਣ ਤੇ ਰਾਜੇ ਨੇ ਦੋ ਠੱਗਾਂ ਨੂੰ ਸੁਦਾਗਰ ਦੀ ਪਤਨੀ ਨੂੰ ਲਿਆਉਣ ਦਾ ਕੰਮ ਸੌਂਪਿਆ, ਦੋਹਾਂ ਠੱਗਾਂ ਨੇ ਸੁਦਾਗਰਾਂ ਦੇ ਭੇਸ ਵਿੱਚ ਸੁਦਾਗਰ ਦੀ ਪਤਨੀ ਕੋਲ ਪਹੁੰਚ ਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਬਿਮਾਰੀ ਕਾਰਨ ਮੰਜੇ ਤੋਂ ਉੱਠ ਨਹੀਂ ਸਕਦਾ ਪਰ ਉਸ ਨੂੰ ਮਿਲਣ ਲਈ ਤਰਸ ਰਿਹਾ ਹੈ। ਸੁਦਾਗਰ ਦੀ ਪਤਨੀ ਨੇ ਅੰਦਰ ਜਾ ਕੇ ਛੁਰੀ ਨੂੰ ਚਮਕਦਿਆਂ ਦੇਖਿਆ, ਤਾਂ ਉਹ ਸਮਝ ਗਈ ਕਿ ਦੋਵੇਂ ਬੰਦੇ ਝੂਠੇ ਹਨ ਉਸ ਨੇ ਉਨ੍ਹਾਂ ਦੀ ਆਉ-ਭਗਤ ਕਰਦਿਆਂ ਉਨ੍ਹਾਂ ਨੂੰ ਭੰਗ ਦੇ ਪਕੌੜੇ ਖੁਆ ਕੇ ਘੂਕ ਸੁਲਾ ਦਿੱਤਾ, ਤੇ ਫਿਰ ਉਨ੍ਹਾਂ ਨੂੰ ਦੂਸਰੀ ਕੋਠੜੀ ਵਿੱਚ ਬੰਦ ਕਰ ਦਿੱਤਾ, ਇੱਕ ਦਿਨ ਵਿਅਰਥ ਉਡੀਕ ਕਰਨ ਮਗਰੋਂ ਰਾਜੇ ਨੇ ਵਜ਼ੀਰ ਨਾਲ ਸਲਾਹ ਕੀਤੀ ਤੇ ਦੋਵੇਂ ਸੁਦਾਗਰ ਦੇ ਘਰ ਪੁੱਜੇ। ਸੁਦਾਗਰ ਦੀ ਪਤਨੀ ਨੇ ਬੂਹਾ ਖੋਲ੍ਹਿਆ ਤੇ ਉਹ ਕਹਿਣ ਲੱਗੇ ਕਿ ਉਹ ਸੁਦਾਗਰ ਦੀ ਪਤਨੀ ਨੂੰ ਮਿਲਣ ਆਏ ਹਨ ਸੁਦਾਗਰ ਦੀ ਪਤਨੀ ਕਹਿਣ ਲੱਗੀ ਕਿ ਉਹ ਉਸ ਦੀ ਦਾਸੀ ਹੈ, ਉਹ ਬੈਠ ਕੇ ਭੋਜਨ ਛਕਣ,

ਰਾਜਾ ਤੇ ਵਜ਼ੀਰ ਸਮਝਣ ਲੱਗੇ ਕਿ ਸੁਦਾਗਰ ਦੀ ਪਤਨੀ ਦੀਆਂ ਕਈ ਦਾਸੀਆਂ ਹਨ ਜਦੋਂ ਉਹ ਤੀਜੀ ਵਾਰ ਆਈ, ਤਾਂ ਵਜ਼ੀਰ ਉਸ ਨੂੰ ਕਹਿਣ ਲੱਗਾ ਕਿ ਤੁਹਾਡੀਆਂ ਸਭ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ। ਤਾਂ ਉਹ ਕਹਿਣ ਲੱਗੀ ਤਿੰਨੇ ਭੈਣਾਂ ਅਸੀਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ, ਵਜ਼ੀਰ ਕਹਿਣ ਲੱਗਾ ਕਿ ਜੇਕਰ ਉਹ ਸੁਦਾਗਰ ਦੀ ਪਤਨੀ ਨੂੰ ਰਾਜੇ ਦੇ ਮਹਿਲਾਂ ਵਿੱਚ ਲਿਜਾਣ ਲਈ ਉਨ੍ਹਾਂ ਦੀ ਮੱਦਦ ਕਰੇ, ਤਾਂ ਉਹ ਉਸ ਨੂੰ ਬਹੁਤ ਸਾਰਾ ਇਨਾਮ ਦੇਣਗੇ, ਸੁਦਾਗਰ ਦੀ ਪਤਨੀ ਨੇ ਕਿਹਾ ਕਿ ਇਹ ਕੰਮ ਮੁਸ਼ਕਿਲ ਨਹੀਂ, ਪਰ ਉਹ ਇਕ ਵੱਡਾ ਸਾਰਾ ਡੋਲਾ ਤਿਆਰ ਕਰਨ, ਜਿਸ ਵਿਚ ਮਾਲਕਣ ਤੇ ਉਹ ਤਿੰਨੇ ਬੈਠ ਸਕਣ। ਪਰ ਸ਼ਰਤ ਇਹ ਹੋਵੇਗੀ ਕਿ ਉਹ ਮਹਿਲਾਂ ਤੋਂ ਉਰੇ ਰਾਹ ਵਿਚ ਨਾ ਡੋਲਾ ਰੋਕਣ ਤੇ ਨਾ ਹੀ ਮਾਲਕਣ ਨੂੰ ਬੁਲਾਉਣ ਵਜ਼ੀਰ ਨੇ ਡੋਲਾ ਤਿਆਰ ਕਰਾ ਲਿਆਂਦਾ, ਸੁਦਾਗਰ ਦੀ ਪਤਨੀ ਨੇ ਡੋਲਾ ਵਿਹੜੇ ਵਿੱਚ ਰਖਾ ਕੇ ਰਾਜੇ ਤੇ ਵਜ਼ੀਰ ਨੂੰ ਬਾਹਰ ਭੇਜ ਦਿੱਤਾ ਤੇ ਅੰਦਰੋਂ ਦੋਹਾਂ ਫੱਫੇਕੁੱਟਣੀਆਂ ਤੇ ਦੋਹਾਂ ਠੱਗਾਂ ਨੂੰ ਭੰਗ ਦੇ ਪਕੌੜਿਆਂ ਨਾਲ਼ ਬੇਹੋਸ਼ ਕਰ ਕੇ, ਉਨ੍ਹਾਂ ਦੇ ਮੂੰਹ-ਸਿਰ ਮੁੰਨ ਕੇ, ਕਾਲਖ ਮਲ ਕੇ, ਮੂੰਹ ਤੇ ਹੱਥ-ਪੈਰ ਬੰਨ੍ਹ ਕੇ ਤੇ ਡੋਲੇ ਵਿਚ ਸੁੱਟ ਕੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਫਿਰ ਉਸ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ, ਕਿ ਉਹ ਡੋਲੇ ਵਿਚ ਬੈਠਣ ਲੱਗੀਆਂ ਹਨ, ਉਹ ਕਹਾਰ ਮੰਗਵਾ ਕੇ ਡੋਲਾ ਲੈ ਚੱਲਣ ਜਦੋਂ ਰਾਜਾ ਤੇ ਵਜ਼ੀਰ ਡੋਲਾ ਲੈ ਕੇ ਆਪਣੇ ਮਹਿਲਾਂ ਵਿੱਚ ਪੁੱਜੇ, ਤਾਂ ਡੋਲਾ ਖੋਲ੍ਹ ਕੇ ਦੇਖਿਆ, ਤਾਂ ਫੱਫੇਕੁੱਟਣੀਆਂ ਤੇ ਠੱਗਾਂ ਨੂੰ ਦੇਖ ਕੇ ਹੱਥ ਮਲਦੇ ਰਹਿ ਗਏ ਇਸ ਪਿੱਛੋਂ ਵਜ਼ੀਰ ਨੇ ਰਾਜੇ ਨਾਲ ਸਲਾਹ ਕਰ ਕੇ ਇਕ ਹੋਰ ਚਾਲ ਚੱਲੀ, ਉਸ ਨੇ ਸੁਦਾਗਰ ਨੂੰ ਕਿਹਾ ਕਿ ਰਾਜਾ ਉਸ ਉੱਪਰ ਬਹੁਤ ਖੁਸ਼ ਹੈ ਤੇ ਉਹ ਉਸ ਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਸ ਨੂੰ ਉਹ ਉੱਥੇ ਹੀ ਰਹਿਣਾ ਪਵੇਗਾ ਤੇ ਆਪਣੀ ਪਤਨੀ ਨੂੰ ਵੀ ਉਹ ਉੱਥੇ ਹੀ ਲੈ ਆਵੇ।

ਤੇ ਪਤਨੀ ਨੂੰ ਲੈ ਕੇ ਰਾਜੇ ਦੇ ਮਹਿਲਾਂ ਦੇ ਨੇੜੇ ਇਕ ਹਵੇਲੀ ਵਿਚ ਆ ਗਿਆ ਕੁੱਝ ਦਿਨਾਂ ਮਗਰੋਂ ਰਾਜੇ ਦੀ ਇੱਛਾ ਪੂਰੀ ਕਰਨ ਲਈ ਵਜ਼ੀਰ ਨੇ ਸੁਦਾਗਰ ਨੂੰ ਕਿਹਾ ਕਿ ਉਹ ਰਾਜੇ ਨੂੰ ਇਕ ਚੀਜ਼ ਦੀ ਬਹੁਤ ਲੋੜ ਹੈ, ਜਿਸ ਦਾ ਨਾਂ ਕੁੱਝ ਹੈ ਉਹ ਕਿਤਿਓਂ ਲੈ ਕੇ ਆਵੇ ਸੁਦਾਗਰ ਨੂੰ ਗੱਲ ਦੀ ਸਮਝ ਨਾ ਲੱ~ ਪੂਰੀ ਕਰਨ ਲਈ ਵਜ਼ੀਰ ਨੇ ਸੁਦਾਗਰ ਨੂੰ ਕਿਹਾ ਕਿ ਉਹ ਰਾਜੇ ਨੂੰ ਇਕ ਚੀਜ਼ ਦੀ ਬਹੁਤ ਲੋੜ ਹੈ, ਜਿਸ ਦਾ ਨਾਂ ਕੁੱਝ ਹੈ ਉਹ ਕਿਤਿਓਂ ਲੈ ਕੇ ਆਵੇ ਸੁਦਾਗਰ ਨੂੰ ਗੱਲ ਦੀ ਸਮਝ ਨਾ ਲੱਗੀ ਪਰ ਜਦੋਂ ਉਸ ਨੇ ਆਪਣੀ ਪਤਨੀ ਨਾਲ ਗੱਲ ਕੀਤੀ, ਤਾਂ ਉਹ ਰਾਜੇ ਦੀ ਚਾਲ ਸਮਝ ਗਈ, ਉਸ ਨੇ ਆਪਣੇ ਪਤੀ ਨਾਲ ਮਿਲ ਕੇ ਘਰ ਵਿੱਚ ਦੋ ਟੋਏ ਪੁੱਟੇ, ਇਕ ਵਿੱਚ ਗੁੜ ਦਾ ਸ਼ੀਰਾ ਭਰ ਦਿੱਤਾ ਤੇ ਦੂਜੇ ਵਿੱਚ ਪੰਛੀਆਂ ਦੇ ਖੰਭ। ਫਿਰ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦੇਵੇ ਕਿ ਉਹ ਕੁੱਝ ਲੈਣ ਲਈ ਕਿਸੇ ਹੋਰ ਦੇਸ਼ ਜਾ ਰਿਹ~ ਰਿਹਾ ਹੈ ਉਂਞ ਉਹ ਦਿਨ ਭਰ ਬਾਹਰ ਜੰਗਲ ਵਿੱਚ ਰਹਿ ਕੇ ਰਾਤੀਂ

ਕਿ ਉਹ ਉਸ ਦੀ ਸੁੱਖ-ਸਾਂਦ ਪੁੱਛਣ ਆਇਆ ਹੈ, ਸੁਦਾਗਰ ਦੀ ਪਤਨੀ ਨੇ ਉੱਪਰੋਂ ਖੁਸ਼ੀ ਜ਼ਾਹਿਰ ਕੀਤੀ ਤੇ ਉਸ ਨੂੰ ਪਾਣੀ ਆਦਿ ਪਿਲਾਉਣ ਲੱਗੀ, ਇੰਨੇ ਨੂੰ ਸੁਦਾਗਰ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਆਪਣੀ ਤਲਵਾਰ ਭੁੱਲ ਗਿਆ ਸੀ ਇਸ ਕਰਕੇ ਮੁੜ ਆਇਆ ਹੈ ਜਦੋਂ ਦੀ ਪਤਨੀ ਬੂਹਾ ਖੋਲਣ ਲੱਗੀ ਤਾਂ ਰਾਜੇ ਨੇ ਕਿਹਾ ਕਿ ਉਹ ਉਸਨੂੰ ਕਿਧਰੇ ਲੁਕਾ ਦੇਵੇ, ਨਹੀਂ ਤਾਂ ਉਸ ਦੀ ਬੜੀ ਬਦਨਾਮੀ ਹੋਵੇਗੀ ਸੁਦਾਗਰ ਦੀ ਪਤਨੀ ਦੇ ਕਹਿਣ ਤੇ ਜਦੋਂ ਉਹ ਸ਼ੀਰੇ ਵਾਲੇ ਟੋਏ ਵਿਚ ਵੜਿਆ, ਤਾਂ ਉਸ ਦਾ ਸਰੀਰ ਸ਼ੀਰੇ ਨਾਲ ਲਿਬੜ ਗਿਆ ਜਦੋਂ ਉਹ ਘਬਰਾ ਕੇ ਬਾਹਰ ਨਿਕਲਿਆ, ਤਾਂ ਸੁਦਾਗਰ ਦੀ ਪਤਨੀ ਨੇ ਉਸ ਨੂੰ ਖੰਭਾਂ ਵਾਲੇ ਟੋਏ ਵਿੱਚ ਧੱਕ ਦਿੱਤਾ ਤੇ ਨਾਲ ਹੀ ਦਰਵਾਜ਼ਾ ਖੋਲ੍ਹ ਦਿੱਤਾ, ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸ ਨੂੰ ਬਾਹਰ ਜਾਣ ਦੀ ਲੋੜ ਨਹੀਂ, ਕਿਉਂਕਿ ਕੁੱਝ ਫੜ ਲਿਆ ਹੈ। ਦੋਹਾਂ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਵਿੱਚੋਂ ਬਾਹਰ ਕੱਢਿਆ, ਸਰੀਰ ਉੱਪਰ ਬਹੁਤ ਸਾਰੇ ਖੰਭ ਚਿੰਬੜੇ ਹੋਣ ਕਰਕੇ ਰਾਜਾ ਪਛਾਣ 'ਚ ਨਹੀਂ ਸੀ ਆਉਂਦਾ ਤੇ ਰਾਜਾ ਡਰਦਾ ਮਾਰਿਆ ਬੋਲਿਆ ਵੀ ਨਾ। ਸੁਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਕਿ ਉਸ ਨੂੰ ਵਜ਼ੀਰ ਦੇ ਹਵਾਲੇ ਕਰ ਆਈਂ ਜਾਣੀ ਉਹਨੇ ਸੁਦਾਗਰ ਨੂੰ ਕਹਿ ਦਿੱਤਾ ਵੀ ਤੂੰ ਇਹਨੂੰ ਲੈ ਜਾ ਤੇ ਵਜ਼ੀਰ ਦੇ ਹਵਾਲੇ ਕਰ ਆ। ਸੁਦਾਗਰ ਨੇ ਇਵੇਂ ਹੀ ਕੀਤਾ ਤੇ ਵਜ਼ੀਰ ਨੂੰ ਕੁੱਝ ਸੌਂਪ ਕੇ ਆਪ ਘਰ ਆ ਗਿਆ, ਰਾਜਾ ਉੱਚੀ-ਉੱਚੀ ਰੋਣ ਲੱਗ ਪਿਆ, ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਬਾ ਕੀਤੀ। ਦੂਜੇ ਦਿਨ ਸੁਦਾਗਰ ਨੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਦੱਸਿਆ ਕਿ ਉਸ ਨੇ ਵਜ਼ੀਰ ਨੂੰ ਕੁੱਝ ਸੌਂਪ ਦਿੱਤਾ ਹੈ, ਰਾਜੇ ਨੇ ਕਿਹਾ ਕਿ ਉਸ ਨੇ ਕੁੱਝ ਦੇਖ ਲਿਆ ਹੈ ਉਸ ਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਸੁਦਾਗਰ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਦੇ ਘਰ ਚਰਨ ਪਾਏ। ਬੇਰੁਜ਼ਗਾਰੀ ਬੇਰੁਜ਼ਗਾਰੀ ਦਾ ਅਰਥ ਹੈ ਬੇਰੁਜ਼ਗਾਰ ਹੋਣਾ ਬੇਰੁਜ਼ਗਾਰੀ ਭਾਵ ਰੁਜ਼ਗਾਰ ਕੰਮ ਤੋਂ ਬਿਨਾਂ।

ਤਾਂ ਉਸ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ, ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣਾ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ ਭਾਰਤ ਵਿਚ ਅਨਪੜ, ਪੜੇ ਲਿਖੇ ਅਤੇ ਸਿੱਖਿਅਤ ਹਰ ਤਰ੍ਹਾਂ ਦੀ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਦਿਨੋ-ਦਿਨ ਲਗਾਤਾਰ ਵਾਧਾ ਹੋ ਰਿਹਾ ਹੈ ਬੇਰੁਜ਼ਗਾਰੀ ਇਕ ਸਰਾਪ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਬੇਰੁਜ਼ਗਾਰ ਵਿਅਕਤੀ ਨੇ ਵੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੀ ਹੁੰਦੀ ਹੈ, ਜੇ ਉਸ ਨੂੰ ਕੋਈ ਕੰਮ-ਧੰਦਾ ਨਹੀਂ ਮਿਲਦਾ ਤਾਂ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ, ਚੋਰੀਆਂ ਕਰਨੀਆਂ, ਡਾਕੇ ਮਾਰਨੇ, ਲੁੱਟਾਂ-ਖੋਹਾਂ ਕਰਨੀਆਂ ਆਦਿ ਨਾਲ ਕੁਰਾਹੇ ਪੈ ਜਾਂਦਾ ਹੈ। ਇਹ ਇਕ ਸਮੱਸਿਆ ਆਪਣੇ ਨਾਲ ਕਈ ਸਮੱਸਿਆਵਾਂ ਤੇ ਬੁਰਾਈਆਂ ਨੂੰ ਲੈ ਕੇ ਆਉਂਦੀ ਹੈ, ਅੱਜ ਸਾਡੇ ਦੇਸ ਦੀ ਹਾਲਤ ਅਜਿਹੀ ਹੈ ਕਿ ਸਰਕਾਰ ਲਈ ਇਸ ਨੂੰ ਖ਼ਤਮ ਕਰਨਾ ਤਾਂ ਇਕ ਪਾਸੇ ਰਿਹਾ ਠੱਲ੍ਹ ਪਾਉਣਾ ਵੀ ਮੁਸ਼ਕਲ ਹੋ ਗਿਆ ਹੈ, ਇੱਥੇ ਕਰੋੜਾਂ ਹੀ ਨੌਜਵਾਨ ਰੁਜ਼ਗਾਰ ਤੋਂ ਬਿਨਾਂ ਧੱਕੇ ਖਾਂਦੇ ਫਿਰ ਰਹੇ ਹਨ, ਨੌਕਰੀਆਂ ਲਈ ਭਟਕ ਰਹੇ ਹਨ ਤੇ ਮਾਯੂਸੀ ਕਾਰਨ ਨਸ਼ਿਆਂ ਦਾ ਸਹਾਰਾ ਲੈਂਦੇ ਹਨ। ਬੇਰੁਜ਼ਗਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ, ਇਕ ਪੜੇ-ਲਿਖੇ, ਦੂਜੇ ਅਨਪੜ੍ਹ ਜਾਂ ਹੁਨਰ ਰਹਿਤ ਅਤੇ ਤੀਜੇ ਮੌਸਮੀ ਜਾਂ ਅਸਥਾਈ ਬੇਰੁਜ਼ਗਾਰ। ਪੜੇ-ਲਿਖੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਕਰੀ ਲਈ ਥਾਂ-ਥਾਂ ਰੁਲਦੇ ਫਿਰਦੇ ਹਨ, ਇਸ ਵਰਗ ਵਿਚ ਹੁਨਰਮੰਦ ਵਿਹਲੜ ਵੀ ਆ ਜਾਂਦੇ ਹਨ ਜਿਨ੍ਹਾਂ ਕੋਲ ਸਨਅਤੀ ਸੰਸਥਾਵਾਂ ਦੇ certificate ਵੀ ਹੁੰਦੇ ਹਨ ਜਿਵੇਂ ਖ਼ਰਾਦੀਏ, ਮਕੈਨਿਕ ਤੇ electrician ਆਦਿ। ਦੂਜੇ ਅਨਪੜ ਬੇਰੁਜ਼ਗਾਰ ਤਾਂ ਹੱਥੀਂ ਮਿਹਨਤ ਕਰਨ ਵਾਲੇ ਹੁੰਦੇ ਹਨ ਤੀਜੇ, ਮੌਸਮੀ ਜਾਂ ਅਸਥਾਈ ਬੇਰੁਜ਼ਗਾਰ ਜਿਵੇਂ ਕੁਲਫੀਆਂ ਵੇਚਣ ਵਾਲੇ ਜਾਂ ਵਾਹੀ ਕਰਨ ਵਾਲੇ, ਸਾਡੇ ਦੇਸ ਵਿਚ ਬੇਰੁਜ਼ਗਾਰ ਸ਼ਾਇਦ ਸਭ ਦੇਸਾਂ ਨਾਲੋਂ ਵੱਧ ਹਨ ਮਸ਼ੀਨਰੀਕਰਨ, ਅਸਲ ਵਿਚ ਬੇਰੁਜ਼ਗਾਰੀ ਦਾ ਕਾਰਨ ਆਧੁਨਿਕ ਮਸ਼ੀਨੀਕਰਨ ਹੈ, ਮਸ਼ੀਨਾਂ ਨੇ ਆਦਮੀਆਂ ਦੀ ਲੋੜ ਨੂੰ ਘਟਾ ਦਿੱਤਾ ਹੈ, ਇਕ ਮਸ਼ੀਨ ਹੀ ਕਈ-ਕਈ ਵਿਅਕਤੀਆਂ ਦੇ ਹਿੱਸੇ ਦਾ ਕੰਮ ਕਰ ਰਹੀ ਹੈ, ਇੰਜ ਹੱਥੀਂ ਕੰਮ ਕਰਨ ਵਾਲੇ ਵਿਹਲੇ ਹੋ ਗਏ ਹਨ ਇਨ੍ਹਾਂ ਦਾ ਕੋਈ ਵੀ ਕੰਮ

ਖੇਤੀਬਾੜੀ ਵਿਚ ਵੀ ਟ੍ਰੈਕਟਰ, ਮਸ਼ੀਨਾਂ ਆਉਣ ਨਾਲ ਕਾਮੇ ਵਿਹਲੇ ਹੋ ਗਏ ਹਨ, ਹਰ ਕਿੱਤੇ ਦਾ ਮਸ਼ੀਨੀਕਰਨ ਹੋ ਗਿਆ ਹੈ। ਮਿੱਲ-ਮਾਲਕਾਂ ਦੀਆਂ ਮਨਮਰਜ਼ੀਆਂ, ਬੇਰੁਜ਼ਗਾਰੀ ਵਧਣ ਦਾ ਕਾਰਨ ਮਿੱਲਾਂ ਅਤੇ ਕਾਰਖ਼ਾਨਿਆਂ ਦੀ ਤਾਲਾਬੰਦੀ ਵੀ ਹੈ ਮਹਿੰਗਾਈ ਦੇ ਵਧਣ ਨਾਲ ਮਜ਼ਦੂਰ ਤਨਖਾਹਾਂ ਵਧਾਉਣ ਦੀ ਮੰਗ ਕਰਦੇ ਹਨ ਪਰ ਮਾਲਕਾਂ ਨੂੰ ਆਪਣੇ ਮੁਨਾਫ਼ੇ ਨਾਲ ਵਾਸਤਾ ਹੁੰਦਾ ਹੈ, ਉਹ ਮੰਗਾਂ ਨਹੀਂ ਮੰਨਦੇ। ਨਤੀਜੇ ਵਜੋਂ ਕਈ ਮਿੱਲਾਂ ਬੰਦ ਹੋ ਗਈਆਂ ਹਨ ਜਿਸ ਨਾਲ ਮਜ਼ਦੂਰ ਵਿਹਲੇ ਤੇ ਬੇਕਾਰ ਹੋ ਗਏ ਹਨ ਮਜ਼ਦੂਰ ਜਿਹੜੇ ਵਿਹਲੇ ਹੋ ਜਾਂਦੇ ਹਨ, ਉਹ ਨਸ਼ਿਆਂ ਦੀ ਚਪੇਟ ਵਿੱਚ ਆ ਜਾਂਦੇ ਹਨ, ਤੇ ਕਈ ਮਜ਼ਦੂਰ ਪੜ੍ਹੇ ਲਿਖੇ ਹੋਣ ਕਰਕੇ ਵੀ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ, ਤੇ ਉਹ ਰਿਕਸ਼ਾ, ਟੈਂਪੂ ਆਦਿ ਚਲਾਉਣ ਦਾ ਕੰਮ ਕਰਦੇ ਹਨ, ਤੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਹਨ, ਬੇਰੁਜ਼ਗਾਰੀ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਆਬਾਦੀ ਦਾ ਵਾਧਾ। ਵਿਆਪਕ ਅਨਪੜਤਾ ਕਰਕੇ ਅਬਾਦੀ ਵਧ ਰਹੀ ਹੈ ਤੇ ਹੁਣ ਇਹ ਸਵਾ ਅਰਬ ਤੱਕ ਪਹੁੰਚ ਚੁੱਕੀ ਹੈ ਅਬਾਦੀ ਦੇ

ਪ੍ਰਣਾਲੀ, ਸਾਡੀ ਬਾਰਵੀਂ ਦੀ ਨਵੀਨ ਵਿੱਦਿਆ-ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ, ਨਿਰਸੰਦੇਹ, ਰੋਜ਼ੀ-ਕਮਾਉ ਕਿੱਤੇ ਸ਼ੁਰੂ ਕੀਤੇ ਗਏ ਹਨ। ਪਰ ਨਾ ਸਰਕਾਰ ਨੇ ਇਨ੍ਹਾਂ ਨੂੰ ਵਿਆਪਕ ਪੱਧਰ ਤੇ ਚਾਲੂ ਕੀਤਾ ਹੈ ਅਤੇ ਨਾ ਸਿਖਿਆਰਥੀਆਂ ਨੇ ਹੱਥੀਂ ਕੰਮ ਕਰਨ ਨੂੰ ਚੰਗਾ ਸਮਝਿਆ ਹੈ। ਉਨ੍ਹਾਂ ਸਿੱਖਿਆ ਲੈ ਕੇ ਵੀ ਥੋੜੀ ਤਨਖਾਹ 'ਤੇ ਕੁਰਸੀ-ਬੈਠਵੇਂ ਕੰਮ ਨੂੰ ਹੀ ਪਹਿਲ ਦਿੱਤੀ ਹੈ ਕਿੱਤਾਮੁਖੀ ਚੋਣ ਦੀ ਘਾਟ, ਦਸਵੀਂ ਤੋਂ ਬਾਅਦ ਕਿੱਤਾ-ਚੋਣਾਂ ਵਿਚ ਵਿਦਿਆਰਥੀਆਂ ਦੀ ਰੁਚੀ ਨੂੰ ਔਖੇ-ਪਰੋਖੇ ਕੀਤਾ ਗਿਆ ਹੈ, ਪਿਆਂ ਅਧਿਆਪਕਾਂ ਨੇ ਆਪਣੀ ਮਰਜ਼ੀ ਤੋਂ ਕੰਮ ਲਿਆ ਹੈ। ਸਿੱਟੇ ਵਜੋਂ ਕਈ ਸਿਖਿਆਰਥੀ ਕੋਈ ਕਿੱਤਾ ਸਿੱਖ ਕੇ ਵੀ ਸਿੱਖਿਆ ਹੋਇਆ ਕੰਮ ਕਰਨ ਨਾਲੋਂ ਵਿਹਲੇ ਬੈਠੇ ਰਹਿੰਦੇ ਹਨ ਅੰਤਰਰਾਸ਼ਟਰੀ

ਪੂਰੀਆਂ ਕਰਨ ਦੀ ਯੋਗਤਾ ਵੀ ਹੁੰਦੀ ਹੈ ਸਾਡੇ ਕਈ ਅਨਪੜ ਵਿਹਲੜਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਦੇਸ਼ ਵਿਚ ਕਿੱਥੇ ਕੋਈ ਥਾਂ ਖ਼ਾਲੀ ਹੈ, ਮਾਨੋ ਉਹ ਆਪਣੀ ਅਗਿਆਨਤਾ ਕਰਕੇ ਵਿਹਲੇ ਬੈਠੇ ਰਹਿੰਦੇ ਹਨ ਬੇਰੁਜ਼ਗਾਰੀ ਸਾਡੇ ਦੇਸ ਵਿਚ ਦਿਨ ਭਰ ਦਿਨ ਵੱਧਦੀ ਜਾ ਰਹੀ ਹੈ, ਇਸਨੂੰ ਰੋਕਣਾ ਬਹੁਤ ਜ਼ਰੂਰੀ ਹੈ ਬੇਰੁਜ਼ਗਾਰੀ ਦੇਸ ਵਿੱਚ ਅਸੰਤੁਸ਼ਟਤਾ ਪੈਦਾ ਕਰਕੇ ਕਈ ਸਮਾਜਕ ਭੈੜਾਂ ਨੂੰ ਜਨਮ ਦੇ ਰਹੀ ਹੈ, ਇਸ ਤੋਂ ਛੁਟਕਾਰਾ ਪਾਉਣ ਲਈ ਕੁੱਝ ਸੁਝਾਵ ਦਿੱਤੇ ਜਾਂਦੇ ਹਨ। ਅਬਾਦੀ ਦੇ ਧੜਾਧੜ ਵਾਧੇ ਨੂੰ ਰੋਕ ਲਾਈ ਜਾਵੇ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਲੱਗਿਆ ਵਿਦੇਸ਼ੀ ਨਿਵੇਸ਼ ਦੇਸ-ਹਿਤ ਹੋਵੇ। ਰੋਜ਼ੀ-ਕਮਾਊ ਕਿੱਤਿਆਂ ਦੀ ਸਿਖਲਾਈ ਵਿਆਪਕ ਪੱਧਰ 'ਤੇ ਦਿੱਤੀ ਜਾਵੇ ਕਿੱਤਾ-ਚੋਣ ਵਿਚ ਸੁਤੰਤਰਤਾ ਦਿੱਤੀ ਜਾਵੇ। ਕਾਵਟਾਂ ਨੂੰ ਨਰਮ ਕੀਤਾ ਜਾ ਸਕਦਾ ਹੈ, ਦੇਸ ਵਿਚ ਥਾਂ-ਥਾਂ 'ਤੇ ਰੁਜ਼ਗਾਰ-ਕੇਂਦਰ ਖੋਲ੍ਹ ਕੇ ਅਨਪੜ੍ਹ ਬੇਰੁਜ਼ਗਾਰਾਂ ਨੂੰ ਖ਼ਾਲੀ ਥਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਵਿਹਲੇ ਸਮੇਂ ਕਿਸਾਨਾਂ ਨੂੰ ਸੂਰ, ਮੱਛੀਆਂ, ਮੁਰਗੀਆਂ, ਮੱਝਾਂ ਤੇ ਸ਼ਹਿਦ ਦੀਆਂ ਮੱਖੀਆਂ

ਠੋਸ ਕਾਰਵਾਈ ਕਰਨੀ ਚਾਹੀਦੀ ਹੈ, ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਇਨਸਾਨ ਪੜ੍ਹਾਈ ਲਿਖਾਈ ਕਰਕੇ ਉੱਚੇ ਪੱਧਰ ਤੇ ਸਥਿੱਤ ਹੋਣਾ ਚਾਹੁੰਦਾ ਹੈ,

ਇਹਨਾਂ ਵਿੱਚੋਂ ਮਹਿੰਗਾਈ, ਗ਼ਰੀਬੀ, ਅਨਪੜ੍ਹਤਾ, ਫਿਰਕਾਪ੍ਰਸਤੀ ਅਤੇ ਵੱਧਦੀ ਆਬਾਦੀ ਦੀਆਂ ਸਮੱਸਿਆ ਨੇ ਜਨਮ ਲਿਆ। ਵੱਧਦੀ ਹੋਈ ਸਮੱਸਿਆ ਇਹਨਾਂ ਵਿੱਚ ਮੁੱਖ ਰਹੀ ਹਨ, ਬੇਰੁਜ਼ਗਾਰੀ ਵੀ ਇੱਕ ਅਜਿਹੀ ਗੰਭੀਰ ਸਮੱਸਿਆ ਹੈ ਬੇਰੁਜ਼ਗਾਰੀ ਉਸਨੂੰ ਆਖਿਆ ਜਾਂਦਾ ਹੈ,